ਸਿੱਖ ਲੈਣਗੇ ਚੱਲ ਵਧੀਆਂ ਵਾਂ ਬਗਾਨੇ ਘਰ ਜਾਣਾ ਵਾਂ। ਹਮ ਹਮ

ਬਗਾਨੇ ਘਰ ਜਾਣਾ ਚੱਲ ਕੰਮ ਕਾਰ ਸਿੱਖਿਆਂ ਹੋਊਗਾ ਚੱਲ ਆਪਣਾ ਫਿਰ ਕੋਈ ਗੱਲ ਤਾਂ ਨਹੀਂ ਕਰਾਣਗੀਆਂ। ਹਾਂਜੀ। ਪੜੀਆਂ ਚੱਲ ਪੜੀਆਂ ਚੱਲ ਹੁਣ ਅੰਜੂ ਹੁਣੀ ਪੜੀਆਂ ਤੇ ਨਾ ਕੋਈ ਕੰਮ ਕਾਰ ਸਿੱਖਿਆ ਹੀ ਨਹੀਂ। ਸਿੱਖਣਾ ਕਿੱਥੇ ਉਨ। ਅੰਜੂ ਵੀ ਬਾਰਾਂ ਪੜੀ ਐਂ। ਆਹੋ ਉਹ ਤਾਂ ਪਤਾ ਮੈਨੂੰ ਬਾਰਾਂ ਪੜੀ ਐਂ। ਆਪਾਂ ਉਦੋਂ ਦਸਵੀਂ ਚ ਹੁੰਦੇ ਰਹੇ ਦਸਵੀਂ ਗਿਆਰਵੀਂ ਚ ਜਦੋਂ ਘਰਦਿਆਂ ਨੇ ਬਾਰਾਂ ਕਰ ਲਈਆਂ ਸੀ।

ਕੀ ਕਹਿਣ ਦਿਆ। ਮੈਂ ਕਿਹਾ ਪਿ੍ਆ ਕੀ ਦਈ ਕਰਨ ਹੁਣ?

ਮੇਰੇ ਖਿਆਲ ਨਾਲ ਸਲੂਨ ਦਾ ਡੇ। ਠੀਕ ਹੈ ਸਲੂਨ ਦਾ ਵੀ ਸਿੱਖ ਲੈਣਾ ਉਨੇ ਪੂਰਾ ਕੇ।

ਅਹ ਸਲੂਨ ਦਾ ਕੰਮ ਵੀ ਉੱਥੇ ਵੀ ਗਈ ਹੀ ਬਟਾਲੇ ਉੱਥੇ ਵੀ ਇੱਕੋ ਦੋ ਦਿਨ ਗਈ ਮੁੜ ਕੇ ਗਈ ਨੀ। ਨਾਂਹ ਇੰਨੇ ਨੀ ਕੰਮ ਕਰਕੇ ਖੁਸ਼ ਹੋਣਾ ਪਤਾ ਨੀ ਕਾਦਾ ਕਹਿਣ ਦੇ ਕਰਾਣਾ ਕੀ ਪਤਾ ਘੋਰ ਖਪਾਈ ਕਰਨਾ ਹੁਣ। ਮੈਂ ਤਾਂ ਸੁਣਿਆਂ ਕਾਜ ਪਾਣ ਲੱਗਾ ਉਹਦਾ ਭਾਪਾ ਵੇਖਲਾਂਗੇ।

ਕਾਲਜ ਵੀ ਪੂਰੀਆਂ ਪਾ ਲੈਣ।

ਆਜਾ ਠੀਕ ਐਂ।

ਭਾਵੇਂ ਪੜੀ ਪਰ ਪਰਮਾ ਨੂੰ ਵੀ ਚਾਹੀਦਾ ਕੇ ਕੰਮ ਸਿਖਾਉਣਾ। ਕੰਮ ਨਾ ਫਿਰ ਲੈਣ ਇੰਨਾ ਬੜਾ।

ਉਹ ਨਹੀਂ ਮਾਂ ਦੇ ਹੱਥ ਬਸ ਹੁੰਦਾ ਤੈਨੂੰ ਪਤਾ।

ਇਦਾ ਹੀ ਸਿਖਾ ਸਿਖੁ ਦੇਣਾ ਜਿਦਾ ਮਲਿਕਾ ਹੁਣਾ ਨੇ ਸਿੱਖਿਆ ਇਦਾ ਹੀ ਸਿਖਾ ਸਿਖੁ ਦੇਣਾ ਕਿਸੇ ਨੂੰ parlor ਦਾ ਸਿੱਖਾ ਦੇਣਾ ਕਿਸੇ ਨੂੰ ਸਲਾਈ ਦਾ ਸਿੱਖਾ ਦੇਣਾ। ਆਹ ਸਲਾਈ ਐੱਲ ਈ ਨੂੰ ਸਿਖਾ ਦਿਉ ਨਿੱਕੀ ਨੂੰ ਕੋਈ ਸਿੱਖਾ ਦਿਉ ਕੋੋਰਸ ਕਾਰਸ।

ਠੀਕ। ਆਪ ਤਾਂ ਵੀ ਆਪਣੇ ਹੱਥ ਵੱਢੇ ਐਂ ਆਪਾਂ ਚਲ ਕੁੱਛ ਕਰ ਨੀ ਸਕਦੇ ਹੈਗੇ ਇਦਾਂ ਹੀ ਸਾਡੀ ਅੱਧੀ ਲੰਘ ਗਈ ਐਂ ਅੱਧੀ ਹੋਰ ਲੰਘ ਜਾਣੀ।

ਇੰਨੂ ਪੁੱਛ ਹੁਣ ਜੁੜ ਗਏ ਐਂ।

ਹੱਥ ਇੰਨੇ ਵੱਢੇ ਐ ਜੁੜ ਗਏ ਹੁਣ

ਹਾਂ। ਹਮ ਜੋੜਤੇ ਚਾਚੇ ਨੇ ਹੱਥ ਤੇਰੇ?

ਨਹੀਂ ਨਿਆਣੇ ਕਹਿੰਦੇ ਨੇ ਹੱਸ।

ਹੂੰ ਹੂੰ ਪਹਿਲਾ timing ਐ ਜੇ ਪੜ ਲੇ ਤਾਂ।

ਹਮ ਹਮ ਤਾਂ ਹੀ ਤਾਂ ਅਸੀਂ ਨਿਆਣੇ ਪੜਾਉਣ ਦੇ ਭਰਾ। ਅਸੀਂ ਸਰਕਾਰੀ ਪੜਾਣ ਦੇ ਤਾਂ ਵੀ ਫਿਕਰ ਨਾਲ ਕੱਲੀ ਦਾ ਪੀ ਚੱਲ ਅਸੀਂ ਇੰਨੇ ਪੜੇ ਨੀ ਇਹ ਪੜ ਜਾਣ।

ਸਰਕਾਰੀ ਸਗੋਂ ਸਿੱਖ ਜਾਂਦਾ ਬੱਚਾ english ਨਾਲੋ ਨਾ। english ਨਾਲੋਂ ਸਰਕਾਰੀ ਸਿੱਖ ਜਾਂਦਾ ਜਿਆਦਾ।

ਪੜਣਾ ਹੋਵੇ ਨਾ ਅਭੀ ਤਾਂ ਪੰਜਾਬੀ ਸਕੂਲੇ ਵੀ ਨਿਆਣਾ ਪੜ ਸਕਦਾ।

ਨਾਲੇ ਪੰਜਾਬੀ ਸਕੂਲ ਹੈ ਵੀ ਕਈ ਸਹੂਲਤਾਂ।

ਸਗੋਂ ਅੰਗਰੇਜੀ ਸਕੂਲਾਂ ਚ ਤਾਂ ਸਾਰਾ ਆਪਣਾ ਹੀ ਖਰਚਾ ਵਾਂ। ਖਰਚਾ ਵਾਧੂ ਦਾ ਵਾਂ ਪੜਾਈ ਭਾਵੇਂ ਉਹਦੇ ਨਾਲੋਂ ਵੀ ਮਾੜੀ ਹੋਵੇ ਕਿ ਨਹੀਂ।

ਕੁੜੀ ਸਾਡੀ ਨੂੰ ਸਾਰਾ ਵਧੀਆ ਪੜਣਾ ਆਉਂਦਾ ਵਾਂ ਹਜੇ ਨਿੱਕੀ ਨੂੰ ਪੈਸਿਆਂ ਵੱਲ ਧਿਆਨ ਐਂ।

ਗਾਹ ਕੱਢਣ ਨੂੰ ਫਿਰਦੇ ਬਸ ਅੱਗੇ ਅੱਗੇ ਲੰਗੀ ਜਾਣ ਕਲਾਸਾਂ ਟਪਾਈ ਜਾਉ।

ਸੁਣਾਈ ਤੇਰੇ ਹੁੰਦਿਆਂ ਸੁਣਾਈ ਹੀ?

ਮੇਰੇ ਹੁੰਦਿਆਂ ਸੁਣਾਈ ਆਂਟੀ ਮੰਮੀ ਮੇਰੀ ਖਲੋਤੇ ਚੱਲਗੀ ਮੈ ਕਿਹਾ ਕਾਦੀ ਸੁਣਾਤੀ ਸੀ।

ਇਹ ਨੀ ਕਿਹਾ ਪੀ ਮੈਂ ਨੀ ਸੁਣਾਨੀ? ਨਹੀਂ ਨਹੀਂ ਸੁਣਾਤੀ ਤੈਨੂੰ ਪਤਾ ਉਤੋਂ ਡਰਦੀ ਨਾਲੇ।

ਮੈਂ ਕਿਹਾ ਨੀ ਹੀ ਕੀ ਮੈਡਮ ਤੋਂ ਡਰਦੀ ਬੜਾ ਵਾਂ ਪਹਿਲਾਂ ਦੋ ਕ ਦਿਨ ਜਾਂਦੀ ਹੁੰਦੀ ਨਾ ਮੈਡਮ ਨੇ ਦੋ ਕ ਚਪੇੜਾਂ ਮਾਰੀਆਂ ਫਿਰ ਤੁਰਪੀ।

ਇਹ ਚੰਗਾ ਵਾਂ ਕੋਈ ਗੱਲ ਨੀ ਮੈਡਮਾਂ ਮਾਰਦੀਆਂ ਹੁੰਦੀਆਂ ਮੈਡਮਾਂ ਨੂੰ ਜੇ ਅਸੀਂ ਡਾਂਟਾਗੇ ਫਿਰ ਨਿਆਣਾ ਕਿੱਥੋ ਪੜਜੂ।

ਸੁੱਖ ਨਾਲ ਉਹਨੇ ਕਿਹਾ ਆਂਦੀ ਕੋਈ ਗੱਲ ਨੀ ਆਂਟੀ ਅਹੀ ਮਾਰਾਂਗੇ ਫਿਰ ਹੀ ਇੰਨੇ ਪੜਣਾ ਉਦਾਂ ਆਂਟੀ ਇੰਨੇ ਕਦੀ ਨੀ ਪੜਣਾ। ਨਾਲੇ ਉਹ ਤਾਂ ਤੈਨੂੰ ਪਤਾ ਅਭੀ ਬੇਵਕੂਫ ਬੰਦਾ ਹੀ ਹੋਊਗਾ ਜਿਹੜਾ ਮੈਡਮ ਨੂੰ ਜਾ ਕੇ ਗਲਤ ਕਹੂਗਾ ਕਿ ਤੂੰ ਕਿਉਂ ਮਾਰਿਆ।

ਵਧੀਆਂ ਗੱਲ ਵਾਂ ਡਾਟ ਕੇ ਉਹਨਾਂ ਨੂੰ ਪੜਾਉਂਦੇ ਐਂ ਚੱਲ ਸਾਡੇ ਫੈਦੇ ਵਾਸਤੇ ਡੇ।

ਉੱਲਟ ਜਾ ਕੇ ਮੈਡਮਾਂ ਦੇ ਦੁਆਲੇ ਹੋਣਗੇ । ਆਹੋ ਵੱਡੇ ਹੋਣਗੇ ਤੁਹਾਡਾ ਫੈਦਾ ਇਦਾਂ ਨਾ ਸਾਡੀ ਕਲਾਸ ਚ ਇੱਕ ਕੁੱੜੀ ਸੀ ਉਹਨੂੰ ਨਾ ਮਤਲਬ ਮੈਡਮ ਨੇ ਝਿੜਕਿਆਂ ਤੇ ਅਗਲੇ ਦਿਨ ਨਾ ਉਹਦੇ ਘਰਦੇ ਆ ਗਏ ਤੇ ਮੈਡਮ ਨੇ ਬੜੀ ਬੇਸਤੀ ਕੀਤੀ ਉਦੇ ਘਰਦਿਆਂ ਦੀ।

ਕਹਿੰਦੀ ਹੁਣ ਮਾਰਾਂਗੇ ਨੀ ਤਾਂ ਫਿਰ ਇਹਨਾਂ ਨੂੰ ਪਤਾ ਕਿਦਾਂ ਲੱਗਣਾ ਅੱਗੇ ਜਾ ਕੇ ਕੋਈ ਗਲਤੀ ਕਰਨਗੇ ਫਿਰ ਤੁਸੀਂ ਆਖਣਾ ਉਹ ਸਕੂਲੋ ਪੜੇ ਸੀ।

ਅਸੀਂ ਜਾਂਦੇ ਰਹੇ ਸਕੂਲੇ ਇੱਕ ਵਾਰੀ ਕਹਿੰਦੇ ਤੇ ਅਸੀਂ ਬਹਿ ਖਲੋਂ ਕੇ ਆ ਜਾਂਦੇ ਰਹੇ ਸਾਨੂੰ ਕੁੱਛ ਆਂਦਾ ਨੀ। ਤੇ ਲਿਖਣਾ ਆਉਂਦਾ ਨੀ ਅਭੀ ਪੁੱਛ ਇਨੂੰ ਹਾਲੇ ਵੀ

ਸਕੂਲੇ ਬਹਿ ਖਲੋ ਕੇ ਬਾਹਰੇ ਆ ਜਾਂਦੇ ਰਹੇ ਗਲੀਆਂ ਚ ਖਲੋ ਖਲੂ ਕੇ ਆ ਜਾਂਦੇ ਕਹਿਣਾ ਮੰਮੀ ਹੈਨੀ ਕੁੱਖ ਵੀ ਆਉਂਦਾ ਮੰਮੀ ਨੇ ਕਹਿਣਾ ਸਕੂਲੇ ਨੀ ਗਈ ਮੈਂ ਕਹਿਣਾ ਹੈਨੀ ਕੁੱਖ ਨੀ ਆਉਂਦਾ।

ਮੰਮੀ ਨੇ ਕਹਿਣਾ ਸਕੂਲੇ ਜਾਏਗੀ ਤਾਂ ਆਊਗਾ ਜੇ ਨਹੀਂ ਜਾਏਗੀ ਤਾਂ ਆਉਣਾ ਕਿੱਥੋਂ। ਮੰਮੀ ਤੇਰੀ ਚੰਗੀ ਮੰਮੀ ਵੱਢ ਦੇ ਮੇਰੇ ਵਰਗੀ ਮੂੰਗਲਾਂ ਵੀ ਫੇਰੇ। ok ok